ਹਾਂਜੀ woolen dresses ਹੁੰਦੀ ਹੈ ਜੋ ready ਉਹਦੇ ਉੱਤੇ ਆਪਣਾ ਪੈ ਜਾਂਦੀ ਐ ਹਮ ਜੈਸਾ ਕਮੀਜ ਹੁੰਦਾ ਐ ਨਾ ਉਹ ਪਾਏ stylish look ਵੀ ਆ ਜਾਂਦਾ ਬੰਦੇ ਦਾ

ਘਰ ਦੇ ਵਿੱਚ decoration ਦਾ ਸਮਾਨ

ਬਹੁਤ ਕੁੱਛ ਬੱਚਿਆ ਤੋਂ ਲੈ ਕੇ ਵੱਡਿਆ ਤੱਕ ਹਰ ਇੱਕ ਚੀਜ ਕਪੜਿਆ ਚ ਦੇਖ ਲੋ ਹਰ ਚੀਜ ਵਿੱਚ variety

presentation ਦਾ time ਹੈ ਨਾ presentation ਹੁਣ ਸਾਡੇ time ਚ ਬਸ ਜਰੂਰਤ ਦਾ ਸਮਾਨ ਲੈ ਲਿਆ ਐ ਜਿਸ ਤਰ੍ਹਾਂ ਦਾ ਵੀ ਬਸ ਕੰਮ ਚਲ ਰਿਹਾ ਠੀਕ ਐ ਹੁਣ time ਦੇ ਨਾਲ ਨਾਲ ਹਰ ਚੀਜ change ਹੋ ਗਈ ਹੈ

ਮਤਲਬ kitchen ਵਿੱਚ ਚਾਹ ਦੇ ਕੱਪ ਵੀ ਨਾ ਉਹ ਵੀ variety ਚ ਚਾਹੀਦੇ ਨੇ design

ਹਾਂਜੀ ਉਹੀ ਹੈ ਨਾ ਹੁਣ ਤੁਸੀਂ daily use ਵਿੱਚ ਕੱਪ ਲੈਨੇ ਆ ਆਪਨੇ ਘਰ ਵਾਸਤੇ ਕਿੰਨੇ ਕੱਪ ਤਾਂ ਟੁੱਟ ਜਾਂਦੇ ਨੇ ਟੁੱਟੀ ਜਾਂਦੇ ਨੇ ਬਿਲਕੁੱਲ ਹੀ

ਹੋਰ ਚਲੋ ਡੇਢ ਸੋ ਤੱਕ ਤਾਂ ਚਲ ਜਾਂਦਾ ਪਰ ਉਸ ਤੋਂ ਜਿਆਦਾ ਘੱਟ ਵਾਲੇ ਕੱਪ ਵੀ ਅੱਛੇ ਨਹੀਂ ਲਗਦੇ ਨਾ hmm ਇਹਨੇ ਤੱਕ ਦੇ ਕੱਪ ਲੈਂਦੇ ਹਾਂ ਅਸੀਂ ਵੀ daily use ਵਿੱਚ ਤੇ ਘਰ ਜਿਹੜੇ ਕਿ ਕੁੱਛ ਕਿਹੜਾ ਅਸੀਂ ਆਪ ਹੀ ਪੀਣੀ ਹੁੰਦੀ ਚਾਹ ਉਹਦੇ ਚ ਵੀ ਇੱਕ ਅਧਾ ਕੱਪ ਟੁੱਟ ਜੇਗਾ ਤਾਂ set ਖ਼ਰਾਬ ਹੋ ਜਾਂਦਾ

ਫੇਰ ਉਹਨੂੰ ਕਾਰ ਲੈਣਾ ਪੈਂਦਾ ਠੀਕ ਹੈ ਨਾ ਕਿਉਂਕਿ ਫੇਰ ਛੇ ਤੋਂ ਬਾਅਦ ਤਾਂ ਹਾਂ ਚਾਲੀ ਤੇ ਕੱਪ ਸਾਦਾ ਅਗਰ ਇੱਕ ਟੁੱਟਾ ਹੋਇਆ ਫਿਰ ਉਹ ਸੈੱਟ ਘੱਟ ਲਗਦਾ ਦੋ ਕੱਪ ਅਲੱਗ ਹੁੰਦੇ ਨੇ

ਹੋਰ ਚੱਦਰਾ ਬੱਚਿਆ ਦੇ room ਦੀਆਂ ਅਲੱਗ ਚੱਦਰਾਂ ਅਲੱਗ print cartoons

ਹਾਂ ਇੰਜ ਹੀ ਹੁੰਦਾ ਹੁਣ ਹੁਣ ਮੇਰੀ ਗੁਡੀਆ ਛੋਟੀ ਐ ਉਹਨੂੰ ਹਰ ਇੱਕ ਚੀਜ ਉੱਤੇ ਚਾਹਿਦਾ ਮੰਮਾ princess ਵਾਲਾ ਲੇਕੇ ਦੇਣਾ ਮੰਮਾ ਮੇਰੇ ਕੋ Almira ਲੇ ਦੋ ਅਲੱਗ se princess ਵਾਲੀ princess

ਹੋਣੇ ਚਾਹੀਏ ਹਰ ਇੱਕ ਚੀਜ ਉੱਤੇ pink color ਤੇ pink ਅ pink color pink ਬਸ ਉਹਨੇ ਦੋ ਹੀ ਚੀਜਾਂ ਫੜੀਆਂ ਹੋਇਆ ਨੇ ਹੁਣ ਮੈਂ ਆਪਣੇ ਬੱਚਿਆ ਦਾ room ਬਣਾ ਰਹੀ ਹਾਂ ਬੱਚੇ ਕਹਿੰਦੇ ਨੇ ਮੇਰੇ ਵਾਲੇ bed ਪੇ ਨਾ ਮੰਮੀ ਆਪ doll ਵਾਲਾ ਲਗਾਨਾ Barbie doll ਯਾ ਫਿਰ ਵੋ ਉਸਤੇ ਨਹੀਂ ਆ ਰਹੀ ਅੱਜਕਲ ਐਕ ਜਿਹੜੀਆਂ Disney's Disney dolls ਆ ਰਹਿਆ ਨੇ ਉਹ ਮੇਰਾ ਬੇਟਾ ਉਸ ਨੂੰ ਚਾਹਿਦਾ ਹੈ lightening my dream ਗਾਡਿਓ ਵਾਲੀ ਉਸਕੋ ਗਾਡਿਓ ਕਾ ਸ਼ੋਂਕ ਹੈ ਗਾਡਿਓ ਵਾਲੀ ਲਗਾਓ ਤੇ ਬਸ ਦੋਨਾਂ ਵਾਸਤੇ ਅਲੱਗ bedsheet ਅਲੱਗ ਅਲੱਗ curtain ਤੇ ਅਲੱਗ ਅਲੱਗ colors

ਦੇਖਦੇ ਹਾਂ ਇੱਕ ਸਾਨੂੰ ਵੀ ਆ ਜਾਂਦਾ ਚਲੋ ਕੋਈ ਨੀ ਅਸੀਂ ਆਪਣੇ ਸ਼ੋਂਕ ਪੂਰੇ ਕਰਨੇ ਐ ਬੱਚਿਆ ਦੇ through ਹਮ ਆਹ ਵੀ ਹੈ ਪਹਿਲੇ time ਚ ਹੁੰਦਾ ਹੀ ਨਹੀਂ ਸੀ ਏ ਐ ਤੇ ਅੱਜਕਲ ਫੋਨ ਵਗੇਰਾ ਚ ਬੱਚੇ ਦੇਖ ਦੇਖ ਕੇ ਤਾਂ ਜਿਆਦਾ ਸ਼ੋਂਕ ਚੜਦਾ

modernize

ਥੋੜਾ ਸਕੂਲਾਂ ਤੋਂ ਵੀ effect ਪੈ ਜਾਂਦਾ ਹੈ ਸਕੂਲ ਅੱਜਕਲ English medium ਨੇ ਫੇਰ ਉਹੀ ਉਹੀ ਚੀਜਾਂ ਸਿਖਾਂਦੇ ਨੇ ਪਿੱਛੋ ਦੀ ਹਾਂ ਉਹਨਾਂ ਦਾ ਵੀ ਬਹੁਤ ਫਰਕ ਪੈਂਦਾ ਹੈ ਬਚੇ ਜਿਸ ਤਰ੍ਹਾਂ ਦੇ atmosphere ਚ ਹੁੰਦੇ ਨੇ ਉਸ ਤੇਹਾਂ ਦਾ ਹੀ ਹੋ ਜਾਏਗਾ

ਜਿਆਦਾ ਨਹੀਂ ਪਤਾ ਹੁਣ ਹਜੇ ਛੋਟੀ ਹੈ ਚਾਰ ਪੰਜ ਸਾਲ ਦੀ

ਦੋ ਤਿੰਨ ਸਾਲ ਬਾਅਦ ਆ ਜਿਸ ਤਰ੍ਹਾਂ ਦੀ ਕੁੜੀਆਂ ਨਾਲ ਬੈਠੇਗੀ ਖੇਡੇਗੀ ਇਹਨੇ ਉਸ ਤਰ੍ਹਾਂ ਦੀ demand ਕਰਨੀ ਹੈ

ਹਲੇ ਵੀ ਕਹਿੰਦੀ ਹੈ ਹਜੇ geometry box ਵਗੇਰਾ ਕੁੱਛ ਵੀ allowed ਨਹੀਂ ਹੈ ਇਹਦੇ ਸਕੂਲ

allowed ਨਹੀਂ ਕਿਉਂਕਿ ਅਸੀਂ pure ਸਾਲ ਦਾ ਇੱਕਠਾ ਦੇ ਦਿੰਦੇ ਹਾਂ ਇਹਨਾਂ ਦੇ ਸਕੂਲ ਹਾਂ ਉਹ ਅੱਜਕਲ ਆ ਗਿਆ ਹੈ ਸਕੂਲਾਂ ਦੇ ਵਿੱਚ ਹਾਂਜੀ ਹੋਰ ਦੋ ਸਾਲ ਤੱਕ ਜਦੋਂ ਇਹ ਆਪੇ ਲੈ ਕੇ ਜਾਏਗੀ ਹਲੇ ਵੀ ਆਪਣੇ ਪਾਪਾ ਨਲ ਜਾਂਦੀ ਹੈ ਪਾਪਾ ਮੇਰੇ ਕੋ princess ਵਾਲੀ ਲੇਕੇ ਦੇਦੋ pencil princess ਵਾਲਾ eraser ਸਬ ਕੁੱਛ ਇਹਨੇ princess ਵਾਲਾ ਲੈਣਾ ਤੇ pink color ਦਾ ਲੈਣਾ ਬਸ ਹਮ ਉਹੀ ਤੇ ਗੱਲ ਐ ਹੁਣ ਮੈਂ ਆਪਣੀ ਬੇਟੀ ਨੂੰ ਕਿਹਾ ਵੀ ਇਹ three ਵਾਲਾ tiffin ਲੈ ਜਾ steal ਦਾ ਤੇ ਮੈਂ ਇਹ ਆਪਣੇ time ਵਿੱਚ ਸਕੂਲ ਲੈ ਕੇ ਜਾਂਦੀ ਸੀ ਦੇਖ ਅਭੀ ਤੱਕ ਸੰਮਭਾਲ ਕੇ ਰੱਖਾ ਹੈ ਮੇਰੀ ਮੰਮੀ ਨੇ

ਮੈਨੇ ਫਿਰ ਸਮਝਾਇਆ ਮੈਂ ਕਿਹਾ ਬੇਟਾ ਮਜ਼ਾਕ ਬਨਾਨੇ ਵਾਲੇ ਕੋ ਨਾ ਉਲਟਾ ਜਵਾਬ ਦੋ ਅਗਰ ਅਸੀਂ ਬੱਚਿਆ ਨੂੰ ਕਵਾਂਗੇ ਵੀ ਨਹੀਂ ਠੀਕ ਹੈ ਨਹੀਂ ਲੇਕੇ ਜਾਣਾ ਅਸੀਂ ਫੇਰ ਉਸਨੂੰ ਗਲਤ ਰਸਤੇ ਡਾਲ ਰਹੇ ਹਾਂ ਨਾ

or chemical ਉਸਸੇ ਰੀਸ ਉਹ ਨਿਕਲਤੀ ਹੈ ਤੋਂ ਫਿਰ ਆਪਣੇ ਆਪ ਬੱਚਾ ਸਮਝਦਾ or ਮੇਰਾ ਲੜਕਾ ਅਹ ਬਲਕਿ ਉਲਟਾ ਹਿਸਾਬ ਐ ਉਹਨੂੰ ਕੋਈ ਮਜ਼ਾਕ ਕਰਦਾ ਉਹ ਐਸੇ ਜਵਾਨ ਦਿੰਦਾ ਕਿ ਉਹ ਚੁੱਪ ਹੋ ਜਾਂਦਾ ਹੈ ਹਲੇ ਉਹ ਛੋਟਾ ਉਹ ਕਹਿੰਦਾ ਮੁਝੇ ਫਰਕ ਨਹੀਂ ਪੜਤਾ ਮੇਰਾ ਤੋ ਉਲਟਾ ਜੋ ਮੇਰੀ ਚੀਜ ਦੇ ਦੀ ਐ

ਹਾਂ ਸਹੀ ਗੱਲ ਹੈ ਭੈਣ ਭਰਾ ਚ ਦੋ ਭਾਵੇਂ ਤਿੰਨ ਹੋਣ ਸਾਰਿਆ ਦੇ ਸਵਾਲ ਅਲੱਗ ਅਲੱਗ ਹੁੰਦੇ ਨੇ ਇੱਕੋ ਜਿਹਾ ਸਵਾਲ ਨਹੀਂ ਹੁੰਦਾ ਹੁਣ ਮੇਰੀ ਗੁਨਮਨ ਨੇਸਿਰਫ਼ ਪਾਣੀ ਦੀ bottle ਲੈ ਕੇ ਜਾਣੀ ਹੁੰਦੀ ਹੈ ਹੁਣ ਉਹਦੇ ਵਿੱਚ ਵੀ ਫਰਮਾਇਸ਼ ਹੈ ਕਿ ਮੰਮੀ ਮੈਨੇ ਯੇ bottle ਨਹੀਂ ਲੇਕੇ ਜਾਣੀ ਮੁਝੇ ਕੋਈ ਦੂਸਰੀ bottle ਲਿਆਕੇ ਦੋ ਹੁਣ ਤੁਹਾਡੇ ਨਾਲ ਜਾਵਾਂਗੀ ਤੇ ਪਾਣੀ ਦੀ bottle ਵੀ ਲੈਕੇ ਆਵਾਂਗੀ

ਅਹ ਲਿੱਖ ਲੈ ਮੈਂ ਵੀ ਨਾ ਜਾਂ ਤੋਂ ਪਹਿਲਾਂ ਨਾ ਜੋ ਚੀਜਾਂ ਮੈਨੂੰ ਯਾਦ ਆਉਂਦੀਆਂ ਨੇ ਮੈਂ ਇੱਕ page ਤੇ ਲਿੱਖ ਲੈਣੀ ਹਾਂ shopping ਵੇਲੇ ਤਾਕਿ ਮੈਨੂੰ ਜਿਆਦਾ ਸੋਚਣਾ ਨਾ ਪਵੇ

extra shopping ਨਾ ਕਰ ਲਵਾਂ ਕਿਉਂਕਿ ਬੰਦਾ ਕਈ ਵਾਰ ਦੁੱਜਾ ਸਮਾਨ ਦੇਖਦਾ ਹੈ ਨਾ ਸਾਹਮਣੇ ਤੇ extra shopping ਕਰ ਲੇੰਦਾ

ਹਮ ਇਸੀ ਵਜਹਾ ਬਣਾਕੇ ਜਾਓ or list ਬਣਾਕੇ main ਸਮਾਨ ਪਹਿਲੇ ਲੋ ਫੇਰ ਕੁੱਛ balance ਬੱਚ੍ਹ ਜਾਏ ਅਗਰ ਲਗਦਾ ਮੈਨੂੰ ਜਰੂਰਤ ਹੈ ਫੇਰ ਲੈ ਲਓ

ਤਾਕਿ ਮੈਂ ਤੇ ਇਹਨੀਂ shopping ਕਰਨੀ ਨੀ ਆਪਣੀ ਤੇ ਕੁਰਸੀਆਂ ਹੀ ਲੈਣੀ ਏ ਦੋ ਜਾ ਤਿੰਨ ਕੁਰਸੀਆਂ ਲਾਂਗੀ ਬਸ or ਇੱਕ water bottle ਬਸ ਹੋਰ ਕੁੱਛ ਨਹੀਂ ਲੈਣਾ

ਪੰਜਾਬੀ ਜੁੱਤੀ ਪਾਉਣ ਦਾ ਬਹੁਤ ਸ਼ੌਂਕ ਹੈ ਹਾਂ ਮੈਨੂੰ flat ਜਿਆਦਾ ਅੱਛੀ ਲਗਦੀ ਐ ਪਾਨੀ ਅੱਛਾ ਮੈਨੂੰ ਵੀ actually BATA bata ਵਿੱਚ flats ਆਂਦਿਆ ਨਾ ਉਹ ਬਹੁਤ ਪਸੰਦ ਐ mam ਇੱਕ ਤੇ BATA ਨਾਲ ਥਕਾਵਟ ਨਹੀਂ ਹੁੰਦੀ liberty or BATA ਦੇ ਵਿੱਚ ਦੂਸਰਾ ਉਹ ਚਲਦਿਆਂ long term ਏ ਬਾਰ ਬਾਰ

ਅੱਛਾ ਚਲੋ ਕੋਈ ਨਹੀਂ ਕੱਲ ਮਿਲਦੇ ਆ ਫੇਰ

list ਬਣਾ ਲੇਣਾ ਤੁਸੀਂ ਆਪਣੀ ਵੀ ਕੋਈ

hello ਹਾਂਜੀ ਹਾਂਜੀ sir ਕੀ ਹਾਲ ਏ ਜੀ

ਮੈਂ ਬੱਸ ਤੁਹਾਡੇ ਨਾਲ medical ਬਾਰੇ ਤੁਹਾਡੇ ਨਾਲ ਕਰਨੀ ਸੀ ਗੱਲ ਬਾਤ health issue ਤੇ

ਅੱਛਾ ਤੇ ਥੋੜਾ ਜਾ guide ਕਰੋ ਮੈਨੂੰ ਇਸ ਬਾਰੇ

ਤੇ ਮੈਨੂੰ ਪਤਾ ਲੱਗਿਆ ਵੀ ਤੁਸੀਂ trust ਦੇ ਵਿੱਚ ਇੱਕ medical ਚਲਾਉਂਦੇ ਆ ਇੱਕ ਉਹਦੇ ਵਿੱਚ

ਹਾਂਜੀ ਹਾਂ ਬੋਲੋ ਮੈਂ ਜਿਵੇਂ sugar ਹੁੰਦਾ ਨਾ sugar ਦੇ ਵਿੱਚ ਆਪਣਾ ਕਿਸ ਤਰ੍ਹਾਂ ਦਾ ਹੁੰਦਾ sugar ਦਾ ਕੋਈ types ਵਗੈਰਾ ਜਾ sugar ਦੇ ਕੀ ਲੱਛਣ ਹੁੰਦੇ ਨੇ ਹਨਾ ਇਹਦੇ ਬਾਰੇ ਕੁੱਝ ਦੱਸੋ

ਇਹ sugar ਦੀ ਬੀਮਾਰੀ ਏ ਜੀ ਬਹੁਤ ਪੁਰਾਣੀ ਏ ਚੱਲ ਰਹੀ ਏ ਨਾ ਜੀ ਪਹਿਲਾਂ ਬਹੁਤ ਘੱਟ ਹੁੰਦੀ ਸੀ

main ਤਾਂ ਇਹਦਾ ਜਿਹੜਾ ਨਾਮ ਏ ਓ deity ਕਿਹਨੇ ਆ ਆਪਾਂ deity patient

ਮਤਲਬ ਇਹ sugar

ਇਹ ਹੁਣੇ ਜਿਆਦਾ ਹੋਇਆ ਜਾਂ ਫੇਰ ਪਹਿਲਾਂ ਵੀ ਹੁੰਦਾ ਸੀ ਪੁਰਾਣੇ time ਚ ਇੱਦਾ ਨਾ ਪੁਰਾਣੇ

ਆਪਾਂ ਕਹਿ ਲੋ ਜਿਵੇਂ ਆਪਣੇ ਦਾਦੇ ਪੜਦਾਦਿਆਂ ਦੇ time ਤਾਂ ਨਹੀਂ ਸੀ ਹੁੰਦੀ ਇਹ

ਇਹ ਤੋਂ ਥੋੜੀ ਜੀ ਸ਼ੁਰੂ ਹੋਈ ਏ ਉਹਤੋ ਬਾਅਦ ਜਿਵੇਂ ਆਪਣੇ ਕਹਿ ਲੋ ਬੀ ਉੰਨੀ ਸੋ ਮੇਰੇ ਹਿਸਾਬ ਸਤਰ ਤੋਂ ਬਾਅਦ ਹੈਗੀ ਸੀ diabetes ਕਹਿ ਦਿੰਦੇ ਹੁਣ ਤਾਂ sugar normal ਨਾਮ ਲੱਗ ਗਏ ਨਾ ਲੈਣ

ਤੇ ਉਹਦੋ ਫੇਰ ਹੁੰਦੀ ਹੁੰਦੀ ਹੁੰਦੀ ਹੁਣ ਤੁਹਾਨੂੰ ਜਿਆਦਾ ਹੋ ਗਈ ਅੱਛਾ ਜੀ ਨਹੀਂ ਜਿਹੜਾ

ਆ ਜਿਵੇਂ ਹੁਣ ਤਾਂ ਚਲੋ ਆਪਾਂ English ਦਾ word ਕਹਿ ਤਾਂ sugar ਦਾ ਪਹਿਲਾਂ ਨਾ ਸਕਰ ਉਹ ਕਹਿੰਦੇ ਸੀਗੇ ਸਕਰ ਉਹ ਨਹੀਂ ਜੀ ਸਕਰ ਏ ਨਾ sugar ਹੋ ਗਈ ਜਿਵੇਂ ਇਹਦੇ ਪੰਜਾਬੀ version ਆ ਗਿਆ ਜਿਵੇਂ ਚੀਨੀ sugar ਸਕਰ ਏ Hindi ਚ ਸਕਰ ਕਹਿ ਦੇਣੇ ਆ ਸਕਰ ਰੋਗ ਮਤਲਬ ਮੀਠੇ ਦਾ ਰੋਗ ਕਹਿ ਦਿੰਦੇ ਏ

ਲੇਕਿਨ technically ਜਿਹੜਾ ਇਹਦਾ medically ਨਾਮ diabetic ਏ diabetes

ਆਪਣਾ ਸਰੀਰ ਦੇ ਵਿੱਚ ਜਿਹੜੀ ਪੇਨ ਕਿਰਿਆ ਏ ਨਾ ਜੀ

ਬੰਦ ਜਿਹੜੀ ਪੇਨ ਕਿਰਿਆ ਆਪਣੀ ਸਰੀਰ ਦੀ

ਜਦੋ insulin ਬੰਦ ਕਰ ਦਿੰਦੀ ਏ ਉਹ ਬੀਮਾਰੀ sugar ਬਣ ਜਾਂਦੀ ਏ ਮਤਲਬ ਬੰਦਾ patient ਏ diabetic patient ਹੋ ਜਾਂਦਾ

ਮਤਲਬ ਪਤਾ ਕਿੱਦਾ ਲੱਗਦਾ ਜਿੱਦਾ ਕਹਿਨੇ ਜਿੱਦਾ ਪੁਰਾਣੇ ਕਹਿੰਦੇ ਸੀਗੇ ਬੀ ਜਿੱਦਾ ਮਤਲਬ ਕੋਈ ਆ uranium side ਜਿੱਦਾ ਕੋਈ bathroom ਕਰਦੇ ਨੇ ਹਨਾ ਬੀ

ਜਿਵੇਂ ਕੀੜੇ ਕੀੜੇ ਕੂੜੇ ਆ ਜਾਣ ਤਾਂ ਮਤਲਬ ਬੀ ਬੰਦੇ ਨੂੰ sugar ਹੋ ਗਈ ਹਨਾ

ਲੱਛਣ ਤਾਂ ਇਹ ਏ ਵੀ main ਤਾਂ ਇਹ ਸੀ ਕਈ ਵਾਰ ਭੁੱਖ ਬਹੁਤ ਲੱਗਣੀ ਬਾਰ ਬਾਰ ਭੁੱਖ ਲੱਗਣੀ ਬਾਰ ਬਾਰ ਜਿਆਦਾ ਪਿਆਸ ਲੱਗਣੀ

ਤਾ ਆ ਆਪਣਾ weight ਏ ਉਹ ਘੱਟ ਜਾਣਾ ਜਾਂ ਵੱਧ ਜਾਣਾ ਇਹ ਨਿਸ਼ਾਨੀਆ ਨੇ

ਹਾਂ ਉਹ ਦੱਸਿਆ ਤੁਹਾਨੂੰ maintain ਕਰਦੇ ਏ ਨਾ ਆਪਾਂ ਨੂੰ ਪਤਾ ਵੀ ਆਪਣਾ ਸਤਰ ਕਿਲੋ ਏ ਜੇ

ਜੇ ਘੱਟ ਰਿਹਾ time time to time ਘੱਟ ਰਿਹਾ ਫੇਰ ਕੋਈ ਕੋਈ ਨਾ ਕੋਈ problem ਹੈਗੀ ਹੈ

ਉਹ ਇਹ sugar ਦੀ ਨਿਸ਼ਾਨੀ ਵੀ ਉਹ ਕਰਦਾ

ਇਹਦੇ ਕੋਈ ਥਕਾਵਟ ਵਗੈਰਾ ਜਾ ਨਾ

ਹਾਂ ਮੈਂ ਤੁਹਾਨੂੰ ਦੱਸ ਦਿਨਾ ਉਹੀ ਜਿਵੇਂ ਪਿੰਨੀਆ ਉਨੀਆ ਆਪਣੀਆ ਪਿੰਨੀਆ ਚ ਦਰਦ ਹੁੰਦਾ